ਏਹ ਕਮਰਾ ਵਾ ਕਮਰੇ ਤੇ ਬੇਡ ਦੇ ਤਿੰਨ ਸਿਰਹਾਣੇ ਪਏ ਆ ਓਹਦੀ ਚਾਦਰ ਆ ਵ੍ਹਾਈਟ ਕਲਰ ਦੀ।

ਫਲੈਗ ਦਾ ਕਲਰ ਆ ਗ੍ਰੀਨ ਇੱਕ ਜਿਹੜਾ ਬੰਦਾ ਤੁਰ ਕੇ ਡਿਆ ਉਹਦੀ ਸਲਟ ਦਾ ਕਲਰ ਆ--

ਜੇਹੜਾ ਘਰ ਦਾ ਕਲਰ ਆ ਉਹ ਵ੍ਹਾਈਟ ਕਲਰ ਆ ਤੇ ਜੇਹੜੀਆਂ ਏਹਦੇ ਵਿੱਚ ਤਿੰਨ ਵਿੰਡੋ ਲੱਗੀਆਂ ਵਾਂ ਤੇ ਊਪਰ ਏਹਦੇ ਏਂਟੀਨਾ ਲੱਗ਼ਾ ਵਾ।

ਬੈਡ ਵਿਛਿਆ ਵਾ ਜਿਹੜੀ ਬੇਡ ਦੀ ਚਾਦਰ ਏ ਆ ਉਹ ਰੈਡ ਕਲਰ ਦੀ ਆ ਤੇ ਉਹਦੀ ਕਲਰ ਐਂਡ ਬਰਾਊਨ ਕਲਰ ਦੀ ਆ।

ਇਹਦੇ ਸੱਜੇ ਬੰਨੇ ਜਿਹੜਾ ਵਾ ਘਰ ਏ ਆ ਦੋ ਤਿੰਨ ਇੱਕ ਘਰ ਵਿੱਚ ਪੇਂਟ ਹੋਇਆ ਤੇ ਬਾਕੀ ਜਿਹੜੇ ਘਰ ਏ ਆ ਉਹ ਇਟਾਂ ਦੇ ਆ।

ਤੇ ਇਹ ਕਾਫ਼ੀ ਹਰਿਆ ਹਰਿਆਲੀ ਚ ਆ ਜੇੜੇ ਟਮਾਟਰ ਇਦੇ ਆ ਓਹ ਵੀ ਪੂਰੇ ਗ੍ਰੀਨ ਆ ਤੇ ਏਨੂੰ ਪੱਤਾ ਗੋਭੀ ਜੇੜੀ ਆ ਬਕਿਆ ਪਿਛਲੀ ਮੱਠਾ ਤੇ ਲੱਗੀ ਆ।

ਸੱਜੇ ਬੰਨੇ ਆ ਇਕ ਟਰੱਕ ਡਿਆ ਜਾਨ ਰੋਡ ਤੇ ਤੇ ਇਹਦੇ ਬੋਰਡ ਦੇ ਜਿਹੜੇ ਥੱਲੇ ਥੱਲੇ ਪੈਪ ਪਏ ਆ ਤਿੰਨ ਜਿੰਨਾ ਦਾ ਕਲਰ ਬਲੈਕ ਏ ਆ--

ਤੇ ਜਿਹੜਾ ਇਕ ਥੜਾ ਬਣਿਆ ਉਹਦੇ ਉੱਪਰ ਜੋ ਗਟਰ ਦਾ ਢੱਕਣ ਪਿਆ ਵਾ ਤੇ ਨਾਲ ਇਹਦੇ ਘਰ ਦੇ ਉੱਪਰ ਜਿਹੜੀਆਂ ਤਾਰਾਂ ਉਹ ਲਈਆਂ ਜਾਣ।

ਇਹ ਜੇਹੜੀ ਪੱਤਾ ਫੁੱਲ ਜੇਹੜੀ ਗੋਭੀ ਹੈ ਓਹਦੀ ਖ਼ੇਤੀ ਆ ਇਸ੍ਚ ਕ ਆਹ ਬਹੁਤ ਸਾਰੇ ਜੇਹੜੇ ਪੱਤਾ ਗੋਭੀ ਦੇ ਫੁੱਲ ਆ ਖੇਤ ਵਿੱਚ ਲੱਗੇ ਨੇ।

ਬਾਹਰ ਛਲੀਆਂ ਇਹਦੇ ਵਿੱਚ ਪਈਆਂ ਨੇ ਜਿਹੜੀਆਂ ਕੁਛ ਜਿਹੜੀਆਂ ਛੱਲੀਆਂ ਵਾ।

ਉਹ ਤੇ ਆ ਬਰਾਊਨ ਕਲਰ ਹੋਇਆ ਉਸ ਤੋਂ ਉੱਪਰ ਲੇਤੇ ਹੋਇਆ ਵਾ ਕਰੀਮ ਕਲਰ ਕਾਫੀ ਬਿਊਟੀਫੁਲ ਲਗਣ ਦੇ ਅੰਦਰ ਇਹਦੇ ਪਰਪਲ ਲਾਈਟਾਂ ਲੱਗੀਆਂ।

ਇਹ ਕਿਸੇ ਕੋਈ ਬਜਾਰ ਏ ਆ ਥੱਲੇ ਬਜਾਰ ਏ ਆ ਤੇ ਉੱਪਰ ਇਹਦੇ ਕਮਰੇ ਆ।

ਇਹ ਜੰਗਲ ਦੀ ਫੋਟੋ ਖਿੱਚੀ ਗਈ ਆ ਪਿੱਛੇ ਜਿਹੜੀ ਦੀ ਪਹਾੜ ਆ ਕਾਫੀ ਵਿਸ਼ਾਲ--

ਇਥੇ ਤਰਾਂ ਪਿੱਛੇ ਜੇ ਕਾਫੀ ਇਕ ਦੋ ਘਰ ਆ ਉਹਨਾਂ ਦਾ ਕਲਰ ਵਾਈਟ ਆ।

ਤੇ ਇਹ ਟਰੈਕਟਰਾਂ ਦੀ ਏਜੰਸੀ ਆ ਨਿਊ ਹੋਲੈਂਡ ਦੀ ਸੋਨਾਲੀਕਾ ਦੀ।